ਅੱਛਾ ਅੱਛਾ ਨਹੀਂ ਕਹਿੰਦੇ ਸੀ test ਤਾਂ graduation ਤੋਂ ਬਾਅਦ ਹੀ ਹੁੰਦਾ ਵਾ ਚਾਹੇ BA ਕੀਤੀ ਹੋਵੇ, ਚਾਹੇ B com ਕੀਤੀ ਹੋਵੇ, ਚਾਹੇ BSC ਕੀਤੀ ਹੋਵੇ। ਨਹੀਂ ਨਹੀਂ graduation ਤੋਂ ਬਾਅਦ ਹੁੰਦੀ ਹੈ graduation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

ਤੇ ਕਹਿੰਦੇ UPSC ਦੀ ਤਿਆਰੀ ਕਰਕੇ ਆਪਾਂ IPSASISP ਬਣ ਸਕਦੇ ਹਾਂ collector ਵਗ਼ੈਰਾ ਬਣ ਸਕਦੇ ਹਾਂ ਇਹਦੇ ਲਈ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 ਹਾਂ ਪੜ੍ਹਨਾ ਤਾਂ ਬਹੁਤ ਪੈਣਾ ਤੇ, ਕਹਿੰਦੇ ਕਿ ਫਿਰ ਅਲੱਗ ਅਲੱਗ subject ਪੜ੍ਹਨੇ ਪੈਂਦੇ ਆ history ਵਗ਼ੈਰਾ ਵੀ ਬਹੁਤ ਪੜ੍ਹਨੀ ਪੈਂਦੀ। ਹਮ ਹਮ ਲਗਾਤਾਰ ਅਠਾਰਾਂ ਘੰਟੇ ਪੜ੍ਹਨਾ ਪੈਂਦਾ ਹੈ ਇਹਦੇ ਵਾਸਤੇ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 ਕੀ ਬਣਨਾ ਤੁਸੀਂ IPS ਕਿ ਕੀ ਬਣਨਾ? ਤਿਆਰੀ ਕਰਦੇ ਹਾਂ ਫਿਰ ਕੀ ਬਣਨਾ ਉਹ ਦੇਖਦੇ ਹਾਂ ਆਪਾਂ, ਤਿਆਰੀ ਤਾਂ ਪਹਿਲਾਂ ਸ਼ੁਰੂ ਕਰੀਏ।

ਇੱਕ ਜੇ course ਵੀ ਹੁੰਦਾ ਪਰ ਉਹ ਕਹਿੰਦੇ ਜਿਹੜੇ ਮਤਲਬ botany ਵਾਲੇ ਹੁੰਦੇ ਆ ਨਾ ਜੋ geology ਵਾਲੇ science ਵਾਲੇ ਬੱਚੇ ਕਰਦੇ ਆ ਇੱਕ ਤਰ੍ਹਾਂ ਉਹ, ਉਹ ਤਾਂ ਮੈਂ ਕਰ ਨੀ ਸਕਦੀ ਹਾਂ। ਅੱਛਾ ਚਲੋ ਵਧੀਆ ਦੇਖ ਲਓ ਕਰ ਲਓ ਤਿਆਰੀ ਵਧੀਆ ਹੈ ਵੈਸੇ ਇਹ line ਜੇ ਕਰ,

ਪੜ੍ਹਨਾ ਤੁਹਾਨੂੰ ਪਤਾ ਹੀ ਹੈ, ਮੈਂ ਕਿਹਾ ਪੜ੍ਹਨਾ ਤਾਂ ਪੈਣਾ ਹੀ ਹੈ, ਤੁਹਾਨੂੰ ਪਤਾ ਹੀ ਹੈ ਤੇ ਤੁਸੀਂ ਇੱਕ ਹੋਰ ਸੁਣਿਆ ਜੀਓ thermal project ਬਾਰੇ? ਕਿਹੜੇ project

ਨਹੀਂ ਮੈਨੂੰ ਇਹਦੇ ਬਾਰੇ ਨੀ ਪਤਾ ਹੈਗਾ ਅੱਛਾ ਅੱਛਾ।

ਥੋੜ੍ਹਾ ਬਹੁਤ ਹੀ ਪਤਾ ਹੈ ਇਹਦੇ ਵੀ ਦੋ ਤਿੰਨ ਪੜ੍ਹਾ~ ਵਾਂਗੂ ਹੋਊਗਾ ਜਿਹੜਾ drill ਕਰ ਦਊਗਾ ਪੰਜ ਸੌ ਮੀਟਰ ਉਹ ਮਤਲਬ ਉਹ project ਬਣਾ ਰਹੇ ਹੈ ਇਹ।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

ਹਮ ਹਮ ਨਹੀਂ ਵੈਸੇ ਤਿੰਨ ਪੜ੍ਹਾਅ ਨੇ ਇਹਦੇ, ਤਿੰਨ stages ਨੇ ਇਹਦੀਆਂ।

ਦੂਜੇ ਇਹਦਾ ਹੀ ਆ ਵੀ ਸਰੋਵਰ ਦਾ ਵੀ ਜਿਹੜਾ ਪਤਾ ਲਗਾਉਂਦੇ ਵੀ ਕਿੰਨਾ ਕੁ ਆਪਾਂ ਜੇ ਕੋਈ ਸਰੋਵਰ ਜਾਂ ਕੁਛ ਹੋਰ ਓਦਾਂ ਬਣਾਉਣਾ ਹੋਵੇ,

ਵੀ ਪਾਣੀ ਕਿੰਨਾ ਡੂੰਘਾ ਉਹ ਹੈ ਉਹ ਆ ਮੈਨੂੰ ਲੱਗਾ ਉਹਦੇ ਵਰਗਾ ਹੀ ਹੋਵੇਗਾ ਵੀ ਪਾਣੀ ਕਿੰਨਾ ਡੂੰਘਾ ਹੈਗਾ ਉਹਦੇ ਵਿਚ ਹਾਂਜੀ ਇਹ ਵੀ ਬਹੁਤ ਮਤਲਬ ਵਧੀਆ ਹੀ ਆ ਫਿਰ ਤਾਂ।

ਇੱਕ ਹੋਰ ਗੱਲ ਕਿ ਜਗਨਾ ਵਿਦਿਆ ਦਿਵੇਨਾ ਯੋਜਨਾ ਇੱਕ ਇਹ ਵੀ ਯੋਜਨਾ ਹੈਗੀ ਆ ਮਤਲਬ course ਹੈਗਾ ਇਹ, ਇਹ ਕਿਹੜਾ course ਆ?

ਜਗਨਾ ਵਿਦਿਆ ਦਿਵੇਨਾ ਦਿਵੇਨਾ, ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਹੈ।

ਕਹਿੰਦੇ ਮੋਹਨ ਮਤਲਬ ਸ਼ੁਰੂ ਕਰਵਾਇਆ ਵਾ।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

ਪੈਸੇ ਦਿੱਤੇ ਸੀ ਇਹਦੇ ਇਹਦੇ ਇਹਦੇ ਲਈ

ਸੁਧਾਰ ਕਰਨ ਵਾਸਤੇ ਸੀ ਇਹ ਨਾ ਯੋਜਨਾ।

ਹਮ ਕਾਫ਼ੀ ਕੀਤਾ ਬੱਚਿਆਂ ਲਈ ਤਾਂ ਵਧੀਆ ਕੋਰ~ ਮਤਲਬ ਵਧੀਆ ਹੈ ਇਹ ਯੋਜਨਾ।

ਤਾਂ ਫਿਰ ਉਹ ਮਤਲਬ ਆਂਧਰਾ ਪ੍ਰਦੇਸ਼ ਸਹੀ ਆ ਮਤਲਬ ਆਪਣੇ ਬੱਚਿਆਂ ਲਈ ਸੋਚਦਾ ਵਾ।

ਅੱਛਾ ਅੱਛਾ

ਫਿਰ ਤਾਂ ਸਹੀ ਆ ਚਲੋ ਕੁਛ ਤਾਂ ਕੀਤਾ government ਨੇ ਬੱਚਿਆਂ ਲਈ

ਹਮ ਹਮ ਦੋ ਹਜ਼ਾਰ ਇੱਕੀ ਤੋਂ ਬਾਈ 'ਚ ਸ਼ੁਰੂ ਕੀਤਾ ਸੀ ਇਹ

ਤੇ ਇੱਕ ਹੋਰ ਹੈਗਾ ਦਿੱਲੀ school bag ਨੀਤੀ ਇਹਦਾ ਕੀ ਮਤਲਬ ਹੈਗਾ? ਦਿੱਲੀ school bag ਇਹਦੇ 'ਚ ਤਾਂ ਉਹਨਾਂ ਨੇ ਅਹ ਜਿਹੜੀ ਦਿੱਲੀ ਸਰਕਾਰ ਹੈ

ਉਹਨਾਂ ਨੇ ਮਤਲਬ ਸਕੂਲੀ ਬੈਗਾਂ ਦਾ ਕਹਿ ਕਹਿ ਸਕਦੇ ਹਾਂ weight ਘੱਟ ਕਰਵਾ ਦਿੱਤਾ ਸੀ, ਵੀ ਉਹਨਾਂ ਨੇ ਸਕੂਲੀ bag ਨੀਤੀ ਮਤਲਬ ਮੁੱਖ ਵਿਸ਼ੇਸ਼ਤਾਵਾਂ ਕੁਛ ਵਿਸ਼ੇਸ਼ਤਾਵਾਂ ਕਰਕੇ ਉਹਨਾਂ ਨੇ start ਕੀਤਾ ਸੀ ਇਹ। ਮਤਲਬ ਉਹਨਾਂ ਦੀ classes ਦੇ ਅਨੁਸਾਰ ਨਾ ਉਹਨਾਂ ਦਾ ਕੁਛ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

ਹਾਂਜੀ ਹਾਂਜੀ timetable ਦੇ according ਸਾਰਾ।

ਮਤਲਬ ਇਹ ਵੀ ਵਧੀਆ ਕੀਤਾ ਕੇਜ਼ਰੀਵਾਲ ਸਰਕਾਰ ਨੇ ਚਲੋ ਕੁਛ ਤਾਂ ਵਧੀਆ ਕੀਤਾ ਇੱਕ ਬੱਚਿਆਂ ਲਈ।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 ਦਿੱਲੀ 'ਚ ਮਤਲਬ education system ਕਾਫ਼ੀ improve ਹੋ ਗਿਆ ਵਧੀਆ ਹੋ ਗਿਆ ਕਹਿੰਦੇ ਦਿੱਲੀ 'ਚ ਹਮ ਹਮ ਇੱਧਰ ਆਪਣੇ ਪੰਜਾਬ 'ਚ ਵੀ ਕਰ ਰਹੇ ਹੈ, ਦੇਖੋ ਕੀ ਬਣਦਾ, ਹਾਂ ਹੁਣ ਸਰਕਾਰੀ school ਦੇਖੋ ਪੰਜਾਬ ਦੇ ਐਨ ਚ~ ਮਤਲਬ ਚਮਕਦੇ ਪਏ ਆ, ਐਨ ਵਧੀਆ ਕਰ ਦਿੱਤਾ ਉਹਨਾਂ ਨੇ ਸਭ ਕੁਛ

ਇੱਥੇ ਤਾਂ ਬੱਚਿਆਂ ਦੇ practical subject ਕਰਵਾਉਣ ਵਾਸਤੇ ਵੀ practical lab ਵਗ਼ੈਰਾ ਵੀ ਕਾਫ਼ੀ ਮਤਲਬ ਕਰ ਦਿੱਤੇ ਹੈ ਹਾਂਜੀ ਕਾਫ਼ੀ ਕਿਤੇ ਹੋ ਗਿਆ but ਹਾਲੇ

ਹਾਂ time ਲੱਗੇਗਾ ਹੌਲੀ ਹੌਲੀ

ਪਹਿਲਾਂ ਤਾਂ ਮਤਲਬ ਵਧੀਆ ਕਰ ਦਿੱਤਾ ਮਤਲਬ ਬੱਚਿਆਂ ਲਈ ਤਾਂ ਸਹੀ ਕਰ ਦਿੱਤਾ ਪਹਿਲਾਂ ਮਤਲਬ ਸਹੀ ਹੋ ਗਿਆ

ਇੱਕ ਸੀਗਾ ਸਰਕਾਰੀ ਮਦਰੱਸਾ ਖ਼ਤਮ ਕਰਨ ਦਾ ਬਿੱਲ ਇਹ ਵੀ, ਇਹ ਵੀ ਆਇਆ ਨਾ ਜੋ ਸਰਕਾਰੀ ਮਤਲਬ ਜਿਹੜਾ ਮਦਰੱਸਾ ਆ, ਉਹ ਵੀ ਕਹਿੰਦੇ ਖ਼ਤਮ ਕਰਨਾ ਵਾ।

Subject ਪੜ੍ਹਾਉਂਦੇ ਸੀ ਬੱਚੇ ਨੂੰ, ਜਿੱਦਾਂ ਕਿ ਇੱਕ particular subject ਹੀ ਪੜ੍ਹਾਉਂਦੇ ਸੀ ਉਹ ਬੰਦ ਕਰ ਦਿੱਤਾ ਨਾ ਹੁਣ, ਹਾਂਜੀ ਉਹ ਤਾਂ ਹੈ ਮਤਲਬ ਇਹਨਾਂ ਨੇ ਕੋਈ act ਸ਼ੂਰੂ ਕਰਿਆ ਸੀ

ਹਾਂਜੀ ਉੱਨੀ ਸੌ ਪਚਾਨਵੇਂ 'ਚ

ਨਹੀਂ ਇਹ ਤਾਂ ਹੁਣ ਪਤਾ ਨੀ ਤੇ ਨਹੀਂ ਵੈਸੇ ਚੱਲ ਰਿਹਾ ਹੁਣ ਵੀ ਇਹ ਕਿਉਂਕਿ ਇਹ ਬਿੱਲ

ਇੱਕ ਅਪ੍ਰੈਲ ਤੋਂ ਮਤਲਬ ਆਸਾਮ 'ਚ ਆਸਾਮ ਦੀ ਜਿਹੜੀ ਸਰਕਾਰ ਸੀ ਹੁਣ ਇਹਨੂੰ ਦੁਬਾਰਾ ਰਿ~ ਅਹ ਮਤਲਬ ਦੁਬਾਰਾ ਚਲਾਇਆ ਸੀ ਇਹ ਇੱਕ ਅਪ੍ਰੈਲ ਦੋ ਹਜ਼ਾਰ ਇਕਿ ਦੇ ਵਿੱਚ ਅੱਛਾ ਅੱਛਾ ਅੱਛਾ ਹਮ ਸਾਰੇ ਸਕੂਲਾਂ ਵਿੱਚ ਮਤਲਬ ਆਸਾ~ ਆਸਾਮ ਦੇ ਜਿੰਨੇ ਵੀ school ਸੀ ਕਹਿੰਦੇ ਕਿ ਮਦਰੱਸੇ ਸੀ ਉਹਨੂੰ ਬਦਲ ਕੇ ਨਾ ਮਤਲਬ ਬੰਦ ਕਰਕੇ school ਖੋਲ ਦਿੱਤਾ ਜਾਵੇਗਾ, ਮਤਲਬ school 'ਚ ਬਦਲ ਦਿੱਤਾ ਜਾਵੇ ਏਦਾਂ ਕੁਛ ਕਹਿ ਰਹੇ ਸੀ। ਹਮ ਹਮ ਹਾਂਜੀ ਇਹੀ ਕੁਛ ਕਰਿਆ ਸੀ। ਉੱਧਰ ਦੀਆਂ ਜਿਵੇਂ ਹੁਣ ਆਂਧਰਾ ਪ੍ਰਦੇਸ਼ ਹੋ ਗਿਆ, ਆਸਾਮ ਹੋ ਜਾਂ ਦਿੱਲੀ ਸਰਕਾਰ

ਉਹਨਾਂ ਨੇ ਕਾਫ਼ੀ ਕੁਛ ਕਰਿਆ ਹੋਇਆ ਸਕੂਲਾਂ ਵਾਸਤੇ। Education ਵਾਸਤੇ ਕਾਫ਼ੀ ਕੁਛ ਕੀਤਾ ਹੋਇਆ।

Syllabus ਵਗ਼ੈਰਾ ਵੀ change ਕੀਤਾ ਕਿ ਮਤਲਬ change ਕੀਤਾ ਹਾਲੇ। ਹਮ ਹਮ ਮਤਲਬ ਸਾਰਾ ਕਾਫ਼ੀ system change ਕਰਿਆ ਹੋਇਆ ਇਹਨਾਂ ਨੇ,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

ਹਾਂਜੀ

ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਂ ਮਾਹੀਦੀਪ ਹੈ ਮੈਂ ਪਟਿਆਲੇ ਦੀ ਰਹਿਣ ਵਾਲੀ ਹਾਂ ਤੇ ਮੇਰੇ ਅੱਜ ਦਾ ਬੋਲਣ ਦਾ ਵਿਸ਼ਾ social media, mobile, internet ਸਹੀ ਵਰਤੋਂ ਅਤੇ ਚੋਣ ਮਨੁੱਖ ਸਭਿਅਤਾ ਦੇ ਵਿਕਾਸ ਨੂੰ ਇਤਿਹਾਸਕ ਪਰਿਪੇਖ ਦੇ ਦੇਖੀਏ ਤਾਂ ਅਸੀਂ ਦੇਖਦੇ ਹਾਂ ਕਿ ਇੱਕੀਵੀਂ ਸਦੀ ਦੇ ਪਹਿਲੇ ਹੀ ਦਹਾਕਿਆਂ ਵਿੱਚ ਅਨੁਰੂਪ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਗਈ ਹੈ ਇਸ ਤਬਦੀਲੀ ਦਾ ਪ੍ਰਮੁੱਖ ਕਾਰਨ ਹੈ ਕਿ internet ਅਤੇ ਹਰੇਕ ਮਨੁੱਖ ਦੀ internet ਤੱਕ ਪਹੁੰਚ। ਤਕਨੀਕੀ ਵਿਕਾਸ ਦੇ ਦੌਰ ਤੇ ਸਾਡੀ ਜ਼ਿੰਦਗੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ internet ਨੇ ਹੀ ਪਾਇਆ ਹੈ internet ਦੇ ਪ੍ਰਭਾਵ ਦਾ ਦਾਇਰਾ ਵਿਆਪਕ ਅਤੇ ਬਹੁ ਪਸਾਰੀ ਹੈ l

ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੀ ਵਰਤੋਂ ਅਤੇ ਚੋਣ ਇਸ ਢੰਗ ਨਾਲ ਕਰੀਏ ਤਾਂ ਕਿ ਸਾਡੇ ਜੀਵਨ ਨੂੰ ਸੁਖਾਲਾ ਕਰ ਸਕਣ। social media, mobile ਜਾਂ internet ਜਿੱਥੇ ਗਿਆਨ ਅਤੇ ਮਨੋਰੰਜਨ ਦੇ ਪ੍ਰਮੁੱਖ ਸਾਧਨ ਹਨ ਉੱਥੇ ਹਰ ਪ੍ਰਕਾਰ ਦੇ ਖੇਤਰ ਵਿੱਚ ਹੀ ਇਹਨਾਂ ਦੀ ਭੂਮਿਕਾ ਪ੍ਰਮੁੱਖ ਹੈ।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 ਸਵੈ-ਚਿੰਤਨ ਰਾਹੀਂ ਅਸੀਂ ਨਿਸ਼ਚਿਤ ਕਰਨਾ ਪਵੇਗਾ ਕਿ ਅਸੀਂ ਕੀ ਅਤੇ ਕਿਵੇਂ ਪ੍ਰਾਪਤ ਕਰਨਾ ਹੈ ਇਹ ਇੱਕ ਬੇਹੱਦ ਸੰਵੇਦਨਸ਼ੀਲਤਾ ਵਿਸ਼ਾ ਹੈ l ਜਿਸ ਪ੍ਰਤੀ ਸਾਰੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਹੋਣਾ ਪਵੇਗਾ ਅਤੇ ਸੰਵੇਦਨਸ਼ੀਲਤਾ ਨਾਲ ਦੇ ਇਸ ਦੇ ਅਧਿਆਪਨ ਦੀ ਜ਼ਰੂਰਤ ਹੈ। ਵਿਦਿਆਰਥੀ ਦੇ ਅੰਦਰ ਅਜਿਹਾ ਰੁਝਾਨ ਵਿਕਸਤ ਕਰਨ ਲਈ ਕੁੱਝ ਵਿਹਾਰਕ ਗਤੀਵਿਧੀਆਂ ਦੀ ਲੋੜ ਹੈ ਤਾਂ ਜੋ ਡੂੰਘਾਈ ਨਾਲ ਉਹ ਸਮਝ ਸਕਣ ਕਿ ਇਹਨਾਂ ਸਾਧਨਾਂ ਦੀ ਵਰਤੋਂ ਅਤੇ ਚੋਣ ਉਹਨਾਂ ਦੇ ਲਈ ਕਿੰਨੀ ਕੁ ਜ਼ਰੂਰੀ ਹੈ ਵਿਦਿਆਰਥੀ ਅਲੱਗ-ਅਲੱਗ ਕੰਪਿਊਟਰਾਂ ਦੇ ਸਾਹਮਣੇ ਬੈਠ ਕੇ ਅਪਣੀ ਜਮਾਤ ਵਿੱਚ ਕਿਸੇ ਵੀ ਵਿਸ਼ੇ ਦੇ ਕਿਸੇ ਇੱਕ ਪਾਠ ਨਾਲ ਸੰਬੰਧਿਤ ਸਮੱਗਰੀ ਦੀ ਖੋਜ ਕਰਨਗੇ video ਜਾਂ ਲਿਖਤੀ ਸਮੱਗਰੀ ਲਈ internet 'ਤੇ ਪ੍ਰਮੁੱਖ ਸੋਮੇ ਗੂਗਲ ਅਤੇ ਯੂ-ਟਿਊਬ ਹਨ।

ਵਿਸ਼ਿਆਂ ਬਾਰੇ ਖੋਜ ਕੀਤੀ ਜਾਵੇ ਪ੍ਰੰਤੂ ਵਿਸ਼ਾ ਹੋਣਾ ਜ਼ਰੂਰੀ ਹੋਣਾ ਚਾਹੀਦਾ ਹੈ ਜਿਸਦਾ ਵਿਦਿਆਰਥੀ ਜੀਵਨ, ਪ੍ਰੀਖਿਆਵਾਂ ਜਾਂ ਨੈਤਿਕ ਕਦਰਾਂ-ਕੀਮਤਾਂ ਨਾਲ ਸਬੰਧ ਹੋਵੇ। ਅਧਿਆਪਕ ਦੋ-ਦੋ ਵਿਦਿਆਰਥੀਆਂ ਦੇ ਸਮੂਹ ਬਣਾ ਕੇ ਕੋਈ ਵੀ ਇੱਕ ਵਿਸ਼ਾ ਆਪਣੀ ਮਰਜ਼ੀ ਨਾਲ ਚੁਣਨ ਲਈ ਹਿਦਾਇਤਾਂ ਕਰੇਗਾ। ਪ੍ਰੰਤੂ ਦੋਵੇਂ ਵਿਦਿਆਰਥੀ ਇੱਕਠੇ ਨਹੀਂ ਸਗੋਂ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਕੰਪਿਊਟਰਾਂ ਦੇ ਨਾਲ ਆਪਣੇ ਵਿਸ਼ੇ ਨਾਲ ਸੰਬੰਧਿਤ ਸਮੱਗਰੀ ਦੀ ਭਾਲ ਕਰਨਗੇ। ਹਰੇਕ ਵਿਦਿਆਰਥੀ ਨੇ ਹੇਠ ਦਿੱਤੀ worksheet ਨੂੰ ਭਰਨਾ ਹੈ, ਇਸ worksheet ਦੇ ਦੌਰਾਨ ਹੀ ਅਸੀਂ ਅਮ social media, mobile, internet ਦੀ ਸਹੀ ਵਰਤੋਂ ਬਾਰੇ ਜਾਣ ਪਛਾਣ ਕਰ ਸਕਦੇ ਹਨ। ਅਧਿਆਪਕ ਵਿਦਿਆਰਥੀ ਨੂੰ ਉਪਰੋਕਤ ਦਿੱਤੀਆਂ ਹੋਈਆਂ ਪ੍ਰਸ਼ਨਾਵਲੀ ਵਾਲੀਆਂ ਸ਼ੀਟਾਂ ਨੂੰ ਨਿਰੀਖਣ ਕਰੇਗਾ ਅਤੇ ਲੋੜ ਅਨੁਸਾਰ ਮੌਖਿਕ ਪ੍ਰਸ਼ਨ ਨੂੰ ਵੀ ਪੁੱਛ ਸਕਦਾ ਹੈ ਮੌਖਿਕ ਪ੍ਰਸ਼ਨ ਵੀ ਪ੍ਰਕਿਰਤੀਆਂ ਇਸ ਪ੍ਰਕਾਰ ਹੋਵੇ ਕਿ ਵਿਦਿਆਰਥੀਆਂ ਦੀ ਵੱਧ ਤੋਂ ਵੱਧ media, mobile ਅਤੇ internet ਦੀ ਵਰਤੋਂ ਕਿਸ ਸਿਰਜਣਾਤਮਕ ਕਾਰਜ ਕਰਨ ਲਈ ਹੀ ਕਰੇ। ਇਸ ਤੋਂ ਬਾਅਦ ਅਧਿਆਪਕ ਪੰਜ-ਪੰਜ ਵਿਦਿਆਰਥੀਆਂ ਦਾ ਸਮੂਹ ਬਣਾ ਕੇ ਇਸਨੂੰ ਆਪਸ ਵਿੱਚ ਹੀ ਵਿਚਾਰ ਕਰਨ ਦਾ ਮੌਕਾ ਦੇਵੇਗਾ, ਹੁਣ ਆਮ ਤੌਰ ਤੇ social media, mobile, internet ਦੇਖਦੇ ਹਨ, ਪੜ੍ਹਦੇ ਹਨ ਜਾਂ ਸੁਣਦੇ ਵੀ ਹਨ ਵਿਦਿਆਰਥੀਆਂ ਨੂੰ ਇਸ ਵਿਚਾਰ ਦੀ ਚਰਚਾ ਦਸ ਮਿੰਟ ਦਾ ਸਮਾਂ ਦਿੱਤਾ ਜਾਵੇਗਾ ਜਿਸ ਅਨੁਸਾਰ ਉਹ social media, mobile ਦੀ ਸਹੀ ਵਰਤੋਂ ਦੀ ਚੋਣ ਬਾਰੇ ਉਹ ਆਪਣੀਆਂ ਰਾਖਵੀਂ ਪ੍ਰਿਖਿਆ ਦੀ ਦੁਆਰਾ ਤਿਆਰੀ ਕਰਨਗੇ। ਇਸ worksheet ਦਾ ਨਿਰੀਖਣ ਕਰਕੇ ਵਿਦਿਆਰਥੀ ਇਹ ਸੰਸਾਰ, ਸੰਚਾਰ ਸਾਧਨਾਂ ਪ੍ਰਤੀ ਸਮਝ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਟੈਲੀਵਿਜ਼ਨ 'ਤੇ ਲਗਾਤਾਰ ਇੱਕ ਹਫ਼ਤੇ ਤੋਂ ਅਜਿਹਾ ਪ੍ਰੋਗਰਾਮ ਦੇਖਣਾ, ਜਿਸ ਵਿੱਚ ਵਿਦਿਆਰਥੀ ਨੂੰ ਗਿਆਨ, ਨੈਤਿਕ ਸਿੱਖਿਆ, ਕਦਰਾਂ-ਕੀਮਤਾਂ, ਇਤਿਹਾਸ ਜਾਂ ਸਭਿਆਚਾਰ ਦੇ ਜਾਣਕਾਰੀ ਮਿਲੇ। ਜੇਕਰ ਵਿਦਿਆਰਥੀ ਘਰ ਵਿੱਚ mobile ਵਰਤਦੇ ਹਨ ਤਾਂ ਉਹ ਹਰ ਰੋਜ਼ ਇੱਕ ਹਫ਼ਤੇ ਲਗਾਤਾਰ ਆਪਣੀ ਕਾਪੀ ਵਿੱਚ note ਕਰਨਗੇ ਕਿ ਉਹ ਆਪਣੇ mobile ਨੂੰ ਕਿੰਨਾ ਕੁ ਸਮਾਂ ਅਤੇ ਕਿੰਨਾ ਕੁ ਸਮਾਂ ਉਹਨਾਂ ਨੇ ਵਰਤਿਆ ਜਾਂ ਕਿੰਨਾ ਕੁ ਸਮਾਂ ਉਹਨਾਂ ਨੇ mobile ਨੂੰ ਨਹੀਂ ਵਰਤਿਆ internet ਤੇ ਕੋਈ ਵੀ ਦੇਸ਼ ਭਗਤੀ ਦੇ ਗੀਤ, ਦੋ ਸਿੱਖਿਆਤਮਕ ਫ਼ਿਲਮਾਂ ਅਤੇ ਕਿਸੇ ਹੋਰ ਵੀ ਮਹਾਨ ਵਿਅਕਤੀ ਦੀ ਜੀਵਨ ਬਾਰੇ ਦੱਸਣਾ ਪਵੇਗਾ, ਉਹ ਵੀ ਉਹਨਾਂ ਨੂੰ ਆਪਣੇ ਆਪ ਹੀ note ਕਰਨਾ ਪਵੇਗਾ ਵਿਦਿਆਰਥੀ ਇੱਕ ਹਫ਼ਤਾ ਤਿੰਨ ਨੁਕਤਿਆਂ ਨੂੰ ਅਮਲ ਕਰਨਗੇ, ਜ਼ਰੂਰਤ ਅਨੁਸਾਰ